ਕਾਫੀ ਸਾਰੇ ਲੋਕ ਖੜੇ ਆ ਇੱਥੇ ਪਿਛਲੇ ਪਾਸੇ ਘਰ ਵਾ ਕਾਫੀ ਸਾਰੇ ਕਰੇਨਾਂ ਦੇ ਉੱਪਰ ਜੀਟੀਪੀ ਕਰਨ ਲਿਖਿਆ ਆ।

ਪਹਾੜ ਪਹਾੜਾ ਦੇ ਉੱਪਰ ਜਿਹੜੀ ਆ ਬਰਫ ਪਈ ਆ ਤਾਂ ਕਰਕੇ ਪਹਾੜਾਂ ਦਾ ਰੰਗ ਵਾਈਟ ਹੋਇਆ ਆ।

ਮਿੱਟੀ ਨਾਲ ਬਣੇ ਪਹਾੜ ਕਾਫੀ ਸਾਰੇ ਪੱਥਰ ਚਟਾਨਾ ਆ ਤੰਬੂ ਲੱਗਾ ਆ ਬਲੂ ਕਲਰ ਦਾ।

ਅੰਦਰ ਇੱਕ ਗੱਡੀ ਖੜੀ ਹੈ ਵ੍ਹਾਈਟ ਕਲਰ ਦੀ।

ਪਲਸ ਦੇ ਕਾਫੀ ਸਾਰੇ ਸਾਈਨ ਲੱਗੇ ਗਰੀਨ ਕਲਰ ਦਾ ਕਾਰਪਟ ਵਿਛਿਆ ਆ।

ਥੱਲੇ ਘਾਹ ਅ ਪੱਤੇ ਲੱਗੇ ਆ ਗ੍ਰੀਨ ਕਲਰ ਦੇ ਪਿੱਛੇ ਪੌਧੇ ਲੱਗੇ ਆ ਘਾਹ ਵਾ ਲਾਈਟ ਕਲਰ ਦੀ ਕੰਧ ਵਾ।

ਤੇ ਇੱਥੇ ਬੈਡ ਲੱਗੇ ਆ ਚਾਰ ਬੈਡ ਲੱਗੇ ਆ ਬੈਡ ਦੇ ਉਪਰ ਜਿਹੜਾ ਵਾਈਟ ਕੱਪੜਾ ਵਿਛਿਆ ਆ ਵਾਈਟ ਰੀ ਸਰਾਣੇ ਆ।

ਇਹ ਕੋਈ ਮੈਰਿਜ ਪੈਲਸ ਹਾ ਤੇ ਏਦ੍ਹੀ ਡੈਕੋਰੇਸ਼ਨ ਦਾ ਕਲਰ ਹੈਗਾ ਹੈ ਗਰੀਨ ।

ਉਥੇ ਇੱਕ ਬੋਰਡ ਲੱਗਾ ਆ ਹੋਟਲ ਰਤਨ ਰੈਜੀਡੈਂਸੀ ।

ਬੈਂਕੇਟ ਹੌਲ ਲਗਦੇ ਆ ਰਿਸੈਪਸ਼ਨ ਪਾਰ੍ਟੀ ਹੌਲ ਚ ਲੱਗਦਾ ਹੈ ਇਹਨਾਂ ਨੇ ਆਪਣਾ ਮੋਬਾਇਲ ਨੰਬਰ ਵੀ ਦਿੱਤਾ ਹੋਇਆ।

ਏਥੇ ਇੱਕ ਵਾਈਟ ਕਲਰ ਦੀ ਗੱਡੀ ਲੱਗੀ ਆ ਗੱਡੀ ਦਾ ਨਾਮ ਹੈਗਾ ਹੈ ਰੇਂਜ ਰੋਵਰ ।

ਬਿਲਡਿੰਗ ਦੇ ਗਰਾਊਂਡ ਫਲੋਰ ਤੇ ਦੁਕਾਨਾਂ ਐ ਫਸਟ ਫਲੋਰ ਤੇ ਇੱਕ ਬੋਰਡ ਲੱਗਾ ਹੋਇਆ ਐ।

ਹੋਲ ਸੈਲਰਸ ਐਂਡ ਸਪਲਾਈਰਸ ਸਟਾਕੀਸਟ ਐਂਡ ਸਪਲਾਈਰਸ

ਦੋ ਰੇ ਵ੍ਹਾਈਟ ਕਲਰ ਦਿਆਂ ਹੈਂ ਇੱਕ ਦਾ ਕਲਰ ਗ੍ਰੇਯ ਹੈ ਜੇਹੜੀ ਗ੍ਰੇਯ ਹੈ ਓਹਦਾ ਨੰਬਰ --

ਫੁੱਲ ਲੱਗੇ ਆ ਔਰੇਂਜ ਕਲਰ ਦੇ ਪਿੱਛੇ ਕਾਫੀ ਸਾਰੇ ਪੌਦੇ ਆ ਫਲਾਵਰ ਆ।